ਤਿੰਨ ਮੂਰਤੀਆਂ ਵੀ ਬਣੀਆਂ ਹੋਈਆਂ ਹਨ ਅਤੇ ਲੋਕ ਆਈ ਜਾਂਦੇ ਹਨ ਤੇ ਜਾਈ ਜਡ ਜਾਂਦੇ ਹਨ।

ਜਿਮ ਲਾਉਂਦੇ ਹਨ ਉਹ ਕਿ ਆਪਣੀ ਬਾਡੀ ਇੱਥੇ ਕਿ ਵੇਟਸ ਵੀ ਹੁੰਦੇ ਹਨ ਤੇ ਇੱਥੇ ਪੋਸਟਰ ਵੀ ਲੱਗੇ ਹੋਏ ਹਨ ਜਿਹਦੇ ਵਿੱਚ ਕੀ ਐ --

ਜੋ ਕਿ ਆਦਮੀ ਆਂ ਉਹ ਜਿੰਮ ਲਗਾ ਰਿਹਾ ਤੇ ਉਸਦੀ ਬਾਡੀ ਨੂੰ ਦਰਸਾਇਆ ਗਿਆ ਕਿ ਜਿਮ ਲਗਾਉਣ ਦੇ ਨਾਲ ਬੰਦੇ ਦੀ ਬਾਡੀ ਤੇ ਕੀ ਅਸਰ ਪੈਂਦਾ ਹੈ।

ਇਹ ਇੱਕ ਸ਼ਾਮ ਦਾ ਦ੍ਰਿਸ਼ ਦਿਖਾਇਆ ਗਿਆ ਹੈ ਜਿਸਦੇ ਵਿੱਚ ਕੀ ਹੈ ਇੱਕ ਇੰਡੀਅਨ ਰੈਲਵੇਜ਼ --

ਤੇ ਬਹੁਤ ਸੁੰਦਰ ਦ੍ਰਿਸ਼ ਲਗ ਰਿਹਾ ਏ ਤੇ ਇੱਥੇ ਦਰਖਤ ਵੀ ਦਿਖਾਏ ਗਏ ਹਨ ਤੇ ਹਰੇਵਾਈ ਵੀ ਦਿਖਾਈ ਹੋਈ ਹੈ।

ਪਾਣੀ ਪੀ ਸਕਦੇ ਹਨ ਜਾਂ ਰੈਸਟ ਕਰ ਸਕਦੇ ਹਨ ਤੇ ਖਿੜ ਤਿੰਨ ਖਿੜਕੀਆਂ ਹਨ ਇਸ--

ਇੱਕ ਕੱਪੜਿਆਂ ਦੀ ਦੁਕਾਨ ਲੱਗ ਰਹੀ ਹੈ ਜਿਸ ਦੇ ਵਿੱਚ ਅਲੱਗ ਅਲੱਗ ਰੈਕ ਹਨ ਤੇ ਅਲੱਗ ਅਲੱਗ ਪ੍ਰਕਾਰ ਦੇ ਕੱਪੜੇ ਹਨ ਤੇ ਅਲੱਗ ਅਲੱਗ ਰੰਗ ਦੇ ਕੱਪੜੇ ਪਏ ਹਨ।

ਅਪ ਮਿਰਰ ਦੇ ਵਿੱਚ ਤੇ ਅ ਕਈ ਸੂਟ ਐ ਜੋ ਉਹ ਖਿਲਰੇ ਪਏ ਹਨ ਤੇ ਕਈ ਇਹ ਰੈਕ ਦੇ ਵਿੱਚ ਪਏ ਹਨ।

ਇਥੇ ਬੋਹਤ ਜਾਦਾ ਲੋਕ ਬੈਠੇ ਹਨ ਤੇ ਕੁਰਸੀਆਂ ਵਗੈਰਾ ਲਗਿਆ ਹੋਇਆਂ ਹਨ।

ਤੇ ਅੱਗੇ ਜਾ ਕੇ ਬਹੁਤ ਜਿਆਦਾ ਲੋਗ ਇਹਦਾ ਬੈਠੇ ਹਨ ਜਿਨ੍ਹਾਂ ਦੇ ਕੀ ਸਿਰ ਢਕੇ ਹੋਏ ਹਨ।

ਇਹ ਇੱਕ ਟੇਬਲ ਟੈਨਿਸ ਦਾ ਗਰਾਊਂਡ ਐ ਜਿੱਥੇ ਕਿ ਇੱਕ ਬੰਦਾ ਗੇਮ ਖੇਡ ਰਿਹਾ ਐ।

ਯਾ ਜਿਹੜੇ ਬਾਹਰਲੇ ਲੋਕ ਹੁੰਦੇ ਹਨ ਉਹ ਇੱਥੇ ਆਂਦੇ ਹਨ ਤਾਂ ਉਹ ਅਪਨੇ ਪੈਸੇ ਰੂਪੀਸ 'ਚ ਕਨਵਰਟ ਕਰਦੇ ਹਨ ਇੱਥੇ ਇਹਨਾਂ ਨੇ ਕਿਹਾ ਹੈ ਕਿ ਇੱਥੇ ਸਾਰੇ ਡੈਬਿਟ ਕ੍ਰੈਡਿਟ ਕਾਰਡਸ ਐਕਸੇਪਟ ਕੀਤੇ ਜਾਂਦੇ ਹਨ।

ਇੱਥੇ ਇੱਕ ਪਾਰਕ ਦੇ ਵਿੱਚ ਬਹੁਤ ਜਿਆਦਾ ਬੱਚੇ ਬੈਠੇ ਹੋਏ ਹਨ ਤੇ ਇਹਨਾਂ ਸਾਰੇ ਬੱਚਿਆਂ ਦੇ ਹੱਥ--

ਇੱਥੇ ਬਹੁਤ ਜਿਆਦਾ ਚੀਜਾਂ ਕਿ ਆਹ ਸੱਤ ਅਲੱਗ-ਅਲੱਗ ਚੀਜਾਂ ਜੋ ਕਿ ਸ਼ੀਸ਼ੇ ਦੇ ਵਿੱਚ ਜੜਵਾ ਕੇ ਰੱਖੀਆਂ ਗਈਆਂ ਹਨ।

ਜੋ ਕੀ ਉਹਨਾਂ ਨੂੰ ਬਜਾ ਵੀ ਰੇ ਹਨ ਤੇ ਆਸੇ ਪਾਸੇ ਬੋਹਤ ਜਾਦਾ ਲੋਕ ਖੜੇ ਹਨ ਜੋ ਕੀ ਉਹਨਾਂ ਨੂੰ ਦੇਖ ਰਹੇ ਹਨ।

ਨੀਲੀ ਸ਼ਰਟ ਪਈ ਹੋਈ ਆ ਜੋ ਆਪਣੇ ਥੱਲੇ ਤੇ ਵਿਊ ਨੂੰ ਦਿਖਾ ਰਿਹਾ ਜਿੱਥੇ ਕਿ ਇੱਕ ਦਰਖਤ ਲੱਗਿਆ ਹੋਇਆ ਹੈ ਤੇ ਇੱਕ ਨਾਲ ਛੋਟਾ ਜਿਹਾ ਘਰ ਵੀ ਦਿਖ ਰਿਹਾ ਏ।

ਇੱਕ ਬਹੁਤ ਸੋਹਣਾ ਦ੍ਰਿਸ਼ ਲੱਗ ਰਿਹੈ ਜਿੱਥੇ ਕਿ ਇੱਕ ਪਹਾੜ ਦਿਖਾਇਆ ਗਿਆ ਹੈ ਤੇ ਦੋ ਤਿੰਨ ਦਰਖਤ ਦਿਖਾਏ ਗਏ ਹਨ।

ਸਾਈਨ ਵੀ ਲੱਗੇ ਹੋਏ ਹਨ ਬੈਂਕ ਦੇ ਇਹਦੇ ਆਸੇ ਪਾਸੇ ਬਹੁਤ ਜਿਆਦਾ ਮੋਟਰ ਸਕੂਟਰੀਆਂ ਖੜੀਆਂ ਹਨ।

ਇਸ ਦੇ ਵਿੱਚ ਕੀ ਆ ਅੱਧ ਬਣੇ ਹੋਏ ਕੂਲਰ ਵੀ ਪਏ ਹਨ ਤੇ ਕੂਲਰ ਦੇ ਵਿੱਚ ਪੌਣ ਵਾਲਿਆਂ ਪੱਤਿਆਂ ਵੀ ਪਈਆਂ ਹੁੰਦੀਆ ਹਨ।

ਇਸ ਦੇ ਵਿੱਚ ਪੁਰਾਣੀ ਜਮਾਨੇ ਦੇ ਬਾਰੇ ਸਭ ਕੁਝ ਦਰਸ਼ਾਇਆ ਗਿਆ ਹੈ ਜਿਵੇਂ ਕਿ ਇਸ ਦੇ ਉੱਤੇ ਲਿਖਿਆ ਹੋਇਆ ਹੈ ਕਿ ਹਰੀ ਹਰ--

ਇਸ ਦੇ ਵਿੱਚ ਕਈ ਬੰਦੇ ਤੇ ਕਈ ਬੁੜੀਆਂ ਯੋਗਾ ਕਰ ਰਹੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਜਿਆਦਾ ਹੈਲਪਫੁਲ ਹੁੰਦਾ ਏ।

ਪੇਸਟ ਵਗੈਰਾ ਮੈਗੀ ਦੇ ਪੈਕਟ ਇਹ ਟੰਗੇ ਹੋਏ ਹਨ ਅਤੇ ਰੈਕ ਦੇ ਵਿੱਚ ਬਹੁਤ ਚੀਜ਼ਾਂ ਪੀਣ ਵਾਲੀਆਂ ਹਨ।

ਇੱਸ ਨੂੰ ਦੇਖਣ ਦੇ ਵਿੱਚ ਲਗਦਾ ਹੈ ਕਿ ਇੱਥੇ ਕੋਈ ਪ੍ਰੋਗਰਾਮ ਹੋ ਰਿਹਾ ਹੈ ਜਿੱਸ ਦੇ ਵਿੱਚ ਕੀ ਤਿੰਨ ਔਰਤਾਂ--

ਤੇ ਉਹ ਤਿੰਨੇ ਔਰਤਾਂ ਆਪਣੇ ਹੱਥਾਂ ਨੂੰ ਫੈਲਾ ਕੇ ਥੱਲੇ ਬੈਠ ਕੇ ਕੋਈ ਪ੍ਰਦਰਸ਼ਨ ਕਰ ਰਹੀਆਂ ਹਨ।

ਅਤੇ ਉਹ ਸਟੇਜ ਦੇ ਵਿਚ ਬੈਠੀਆਂ ਹਨ ਤੇ ਉਹਨਾਂ ਦੇ ਅਲੱਗ ਅਲੱਗ ਤਰ੍ਹਾਂ ਦੀਆਂ ਪੋਸ਼ਾਕਾ ਪਹਿਣੀਆਂ ਹੋਇਆਂ ਹਨ।